ਅਤੇ ਇਸ ਮੋਟਰਸਾਇਕਲ ਦਾ ਨੰਬਰ ਬਹੁਤ ਹੀ ਜਿਆਦਾ ਧੁੰਦਲਾ ਆ ਰਿਹਾ ਹੈ ਅਤੇ ਇਸ ਦੇ ਸਾਹਮਣੇ--

ਘੱਰ ਸੜਕ ਦੇ ਹੀ ਊਪਰ ਹੈ ਕਾਫੀ ਮੋਟਰਸਾਈਕਲ ਸਕੂਟਰ ਵੀ ਲੱਗੇ ਹੋਏ ਹਨ ਅਤੇ ਏਹ ਦੁਕਾਨਾਂ ਖੁੱਲ੍ਹੀਆਂ ਹਨ ਅਤੇ--

ਅਤੇ ਬਾਹਰ ਇੱਕ ਬੈਂਚ ਡੱਠਾ ਹੋਏ ਆ ਹੈ ਓਸਦੇ ਉਪਰ ਇੱਕ ਵਾਟਰ ਕੂਲਰ ਪਿਆ ਹੋਯਾ ਹੈ।

ਇਹ ਹੈ ਇਕ ਗਰਾਉਂਡ ਹੈ ਗਰਾਉਂਡ ਬਹੁਤ ਹੀ ਜਿਆਦਾ ਵਧੀਆ ਹੈ ਅਤੇ ਬਹੁਤ ਹੀ ਜਿਆਦਾ ਵੱਡੀ ਹੈ ਅਤੇ ਗਰਾਉਂਡ ਦੇ ਵਿੱਚ ਇੱਕ ਗੱਡੀ ਖੜੀ ਹੈ।

ਇਹ ਇੱਕ ਗਰਾਉਂਡ ਹੈ ਗਰਾਉਂਡ ਬਹੁਤ ਹੀ ਜਿਆਦਾ ਵੱਡੀ ਹੈ ਅਤੇ ਗੋਲ ਬਣੀ ਹੋਈ ਹੈ ਇਹ ਗਰਾਊਂਡ ਦੇ ਬਤ ਹੀ ਜਿਆਦਾ--

ਹੋਰ ਵੀ ਸਮਾਨ ਪਿਆ ਹੋਇਆ ਹ ਇਥੇ ਖਾਲੀ ਡੱਬੇ ਵੀ ਪਏ ਹੋਏ ਹਨ ਅਤੇ ਇੱਥੇ ਇੱਕ ਫਰਿਜ ਲੱਗੀ ਹੋਈ ਹੈ ਜਿਸ ਵਿੱਚ ਕੋਕਾ ਕੋਲਾ ਪੈਪਸੀ --

ਅਤੇ ਜਿੱਮ ਦੇ ਵਿੱਚ ਇੱਕ ਏ_ਸੀ ਵੀ ਲੱਗਾ ਹੋਇਆ ਹੈ ਅਤੇ ਊਪਰ ਇੱਕ ਪੱਖਾ ਵੀ ਲੱਗਾ ਹੋਇਆ ਹੈ ਅਤੇ ਬਾਹਰ ਨੂੰ ਹਵਾ ਕੱਡਣ ਵਾਲਾ ਇੱਕ ਹੋਰ ਪੱਖਾ ਲੱਗਾ ਹੋਇਆ ਹੈ।

ਘੜੀ ਦੇ ਉੱਪਰ ਟੈਮ ਹੋਇਐ ਛੇ ਵਜਕੇ ਦੱਸ ਮਿੰਟ ਹੋਏ ਓਏ ਹਨ ਅਤੇ ਇੱਥੇ ਇੱਕ ਬਲੈਕਬੋਰਡ ਵੀ ਲੱਗਾ ਹੋਇਆ ਹੈ।

ਲੈਪਟੋਪ ਵੀ ਪਿਆ ਹੋਇਆ ਹੈ ਅਤੇ ਹੋਰ ਵੀ ਸਮਾਨ ਕਾਫੀ ਪਿਆ ਹੋਇਆ ਹੈ।

ਇਹ ਇੱਕ ਜਗਾ ਹੈ ਜਗਾ ਦੇ ਵਿੱਚ ਇੱਕ ਕਾਰ ਖੜੀ ਹੋਈ ਹੈ।

ਦੋ ਮੋਟਰਸਾਈਕਲ ਖੜੇ ਹੋਏ ਹਨ ਅਤੇ ਇਸ ਦੇ ਲਾਗੇ ਤਿੰਨ ਚਾਰ ਟੋਏ ਵੀ ਪਏ ਹੋਏ ਹਨ ਅਤੇ ਟੋਇਆ ਵਿੱਚ ਕਾਫੀ ਪਾਣੀ ਪਆ ਹੋਇਆ ਹੈ।